ਸ਼ੋਰੂਮ ਦੇ ਬਾਹਰ ਬੋਰਡ ਤੇ ਪਾਨ ਅਰੋਮਾ ਐਂਡ ਡੀਜ਼ਰਟ ਲਿਖਿਆ ਹੋਇਆ ਏ ਤੇ --

ਇਸੇ ਘਰ ਦੀਆਂ ਏਂ ਤੇ ਉਹਦੇ ਅੰਦਰ ਬੜਾ ਸਾਰਾ ਸਮਾਨ ਭੀ ਰੱਖਿਆ ਹੋਇਆ ਏ।

ਕੋਰੈਕਸ ਲਿਮਿਟਿਡ ਲਿਖਿਆ ਹੋਇਆ ਏ ਤੇ ਬਾਹ ਏ--

ਗੱਡੀ ਜਾ ਰਹੀ ਹੈ ਅਤੇ ਇੱਕ ਮੋਟਰਸਾਈਕਲ ਵੀ ਦਿੱਸ ਰਿਹਾ ਹੈ ਸਾਹਮਣੇ।

ਵਹਾਂ ਇੱਕ ਮੇਲਾ ਲੱਗਿਆ ਹੋਇਆ ਏ ਮੇਲੇ ਦੇ ਅੰਦਰ ਬੜੇ ਸਾਰੇ--

ਮੇਜ ਤੇ ਕੁਰਸੀਆਂ ਲੱਗੀਆਂ ਹੋਈਆਂ ਏਂ।

ਮੂਰਤੀ ਬਣੀ ਹੋਈ ਐ ਅਤੇ ਇੱਕ ਝੰਡਾ ਭੀ ਲੱਗਿਆ ਹੋਇਆ ਏ।

ਸੜਕ ਦੇ ਕਿਨਾਰੇ ਪਾੜੀਆਂ ਦੀਸੇ ਕਰਦੀਆਂ ਹੈ ਤੇ ਪਾਣੀ ਵਹਿੰਦਾ ਹੋਇਆ ਨਜ਼ਰ ਆ ਰਿਹਾ ਹੈ।

ਸਾਹਮਣੇ ਇੱਕ ਰੈਸਟੂਰੈਂਟ ਹੈ ਤੇ ਇੱਕ ਬੋਰਡ ਲੱਗਿਆ ਹੋਇਆ ਏ ਬੋਰਡ ਤੇ ਮਧੂਬਨ ਰੈਸਟੂਰੈਂਟ --

ਸਾਹਮਣੇ ਇੱਕ ਦੁਕਾਨ ਹੈ ਤੇ ਉੱਥੇ ਬੈਠਣ ਵਾਸਤੇ ਕੁਰਸੀਆਂ ਲੱਗੀਆਂ ਹੋਈਆਂ ਐ।

ਸਾਹਮਣੇ ਇੱਕ ਮੁੰਡਾ ਸੈਲਫੀ ਲੇ ਰਿਹਾ ਹੈ ਤੇ ਇੱਕ ਮੁੰਡਾ ਡੰਬਲ --

ਬਕਟ ਬੀ ਰੱਖੀਆਂ ਹੋਈਆਂ ਨੇ ਸਾਹਮਣੇ ਤੇਲ ਦੀਆਂ ਬੋਤਲਾਂ ਅਤੇ ਬਿਸਕਿਟ ਦੇ ਪੈਕਟ --

ਇਮਾਰਤ ਬਣੀ ਹੋਈ ਐ ਤੇ ਸਾਹਮਣੇ ਲਿਖਿਆ ਹੋਇਆ ਏ--